ਇਹ ਉਹਦੀ ਦੀ ਦੁਕਾਨ ਆ ਤੇ ਹੋਰ ਬਹੁਤ ਸਾਰੇ ਟੀ_ਵੀ ਨਜ਼ਰ ਆ ਰਹੇ ਆ।

ਵਾਸਬੇਸ਼ਨ ਲੱਗਾ ਹੋਇਆ ਹੈ ਤੇ ਰੇਹੜੀ ਦਾ ਨਾਮ ਹੈ ਬੰਬੇ ਬਾਈਟਸ ਤੇ ਬਹੁਤ ਸਾਰੇ ਦਰਖਤ ਨਜ਼ਰ ਆ ਰਹੇ ਹਨ।

ਮਸ਼ੀਨਾਂ ਨੂੰ ਰੈਕ ਦੇ ਨਾਲ ਖਿੱਚਿਆ ਜਾਣ ਦਿਆ ਵਾ ਤੇ ਫੈਕਟਰੀ ਦਾ ਉੱਤੋਂ ਰੰਗ ਬਲੂ ਆ।

ਰੋ ਰਹੇ ਆ ਤੇ ਖੱਬੇ ਸੱਜੇ ਦੋਨੋਂ ਪਾਸੇ ਮਿੱਟੀ ਦਾ ਢੇਰ ਪਿਆ ਹੋਇਆ ਵਾ।

ਹੈ ਤੇ ਡੈਕੋਰੇਸ਼ਨ ਫੁਲ ਤੇ ਪਰਦੇ ਨਾਲ ਕੀਤੀ ਗਈ ਹੈ।

ਇਹ ਇੱਕ ਗੱਡੀ ਨਜ਼ਰ ਆ ਰਹੀ ਹੈ ਜਿਹਦੇ ਟਾਇਰ ਪਾਟੇ ਹੋਏ ਆ ਜਾਂ ਖਰਾਬ--

ਨਜ਼ਰ ਆ ਰਿਹਾ ਹੈ ਬਹੁਤ ਹੀ ਮਹਿੰਗਾ ਹੋਟਲ ਹੈ ਤੇ ਸੱਜੇ ਪਾ--

ਓਹ ਹੁਣ ਜਿੱਸਦੇ ਵਿੱਚ ਲਾਈਟਾਂ ਲੱਗੀਆਂ ਹੋਈਆਂ ਹੈਂ ਉੱਤੇ।

ਹੁੰਦੇ ਆ ਬੱਦਲ ਵੀ ਬਹੁਤ ਸੋਹਣੇ ਆ ਤੇ ਦਿਨ ਦਾ ਵਿਊ ਆ ਤੇ ਬਹੁਤ ਹੀ ਵੱਡੇ ਵੱਡੇ ਪਹਾੜ ਹਨ ਤੇ ਬਹੁਤ--

ਬਹੁਤ ਸਾਰੀਆਂ ਚੀਜਾਂ ਪਈਆਂ ਹੋਈਆਂ ਹਨ ਕਈ ਖਾਣ ਪੀਣ ਵਾਲੀ ਜਗਾ ਐ ਇਹ ਖਾਣ ਪੀਣ ਵਾਲਾ ਸਮਾਨ ਐ ਤੇ ਕਈ ਵਰਤਨ ਵਾਲਾ ਸਮਾਨ ਐ।

ਬਹੁਤ ਸਾਰੇ ਗੱਟੇ ਪਏ ਆ ਤੇ ਸਾਹਮਣੇ ਫਰੋਜੀ ਕਲਰ ਦੀ ਪਲਾਸਟਿਕ ਦੀ ਬੋਤਲ ਪਈ ਆ।

ਈ ਮੁਸ਼ਲਮਾਨ ਦੀ ਪਲੇਸ ਲੱਗ ਰਹੀ ਐ ਇਸ ਦੀ ਡੈਕੋਰੇਸ਼ਨ--

ਏਹ ਜਿਆਦਾਤਰ ਕੋਰੀਆ ਵਿੱਚ ਹੁੰਦਾ ਹੈ ਸਾਊਥ ਨੌਰਥ ਕੋਰੀਆ ਵਿੱਚ।

ਟਾਂ ਲੱਗੀਆਂ ਹੋਈਆਂ ਹਨ ਸਾਹਮਣੇ ਇਕ ਬਹੁਤ ਹੀ ਵੱਡੀ ਐਲ ਵੀ ਡੀ ਨਜ਼ਰ ਆ ਰਹੀ ਐ ਟੀ ਵੀ ਨਜ਼ਰ ਆ ਰਿਹਾ ਹੈ ਜਿਹਦੇ ਉੱਤੇ ਯੂ--